ਇੱਥੇ ਇੱਕ ਦੁਕਾਨ ਹੈਗੀ ਹੈ ਸਾਹਮਣੇ ਲਿਖਿਆ ਹੋਇਆ ਹੈ ਵੰਸ਼ ਸਵੀਟ ਸ਼ੋਪ --

ਲੱਭ ਰਹੇ ਹਨ ਬੂਟਿਆਂ ਦੇ ਓੱਤੇ ਬਹੁਤ ਸਾਰੇ ਪੱਤੇ ਲੱਗੇ ਹੋਏ ਹੈਂ ਸਾਹਮਣੇ ਆਸਮਾਨ ਵੀ ਨਜ਼ਰ ਆ ਰਿਹਾ ਹਿਗਾ।

ਦੂਜੇ ਪਾਸੇ ਕੁਝ ਸ਼ੋਪਸ ਹੈਗੀਆਂ ਨੇ ਤੇ ਬਹੁਤ ਸਾਰੀਆਂ ਬੱਤੀਆਂ ਇੱਥੇ ਜਗੀਆਂ --

ਬਹੁਤ ਸਾਰੀਆਂ ਲਾਈਟਾਂ ਇੱਥੇ ਜੱਗਿਆਂ ਹੋਈਆਂ ਨੇਂ ਪੱਖਾ ਵੀ ਇੱਥੇ ਲੱਗਾ ਹੋਇਆ ਹੈ।

ਇੱਕ ਏ_ਸੀ ਇੱਕ ਏ_ਸੀ ਤੇ ਐਲ_ਈ_ਡੀ ਵੀ ਲੱਗੀ ਹੈ ਕੈਮਰੇ ਵੀ--

ਆਸੇ ਪਾਸੇ ਬਹੁਤ ਸਾਰੇ ਲੋਕੀ ਖੜੇ ਹੈਗੇ ਨੇ ਦੂਜੇ ਪਾਸੇ ਵੀ ਲਾਈਟ ਵਾਲੇ ਵੱਡੇ ਵੱਡੇ ਝੁੰਮਰ ਲੱਗੇ--

ਅਤੇ ਇੱਥੇ ਵਿਚਲੀ ਦੇ ਖੰਬੇ ਵੱਡੇ ਵੱਡੇ ਲੱਗੇ ਨੇ ਤੇ ਮੀਟਰ ਵੀ ਲੱਗੇ ਹੋਏ ਨੇ।

ਅਤੇ ਇੱਥੇ ਵੱਖਰੇ ਵੱਖਰੇ ਖਾਨੇਆ ਦੇ ਵਿੱਚ ਬਹੁਤ ਸੋਹਣੇ ਜਿਵੇਲਰੀ ਰੱਖੀ ਹੋਈ ਹੈ ਇਥੇ ਹਾਰ ਏਅਰ ਰਿੰਗ --

ਤੇ ਚੂੜੀਆਂ ਤੇ ਹੋਰ ਵੀ ਸਮਾਨ ਇੱਥੇ ਰੱਖਿਆ ਹੋਇਆ ਹੈ ਲਾਈਟਾਂ ਜੱਗੀਆਂ ਨੇ ਤੇ ਇੱਥੇ--

ਇਹ ਇੱਕ ਗੋਦਾਮ ਹੈ ਅੰਦਰ ਇੱਕ ਟਰੱਕ ਖੜਾ ਹਿਗਾ ਹੈ।

ਆਰਿਆ ਸਮਾਜ ਅਮਰ ਰਹੋ ਵੇਦ ਕੀ ਜਯੋਤੀ ਜਲਤੀ ਰਹੇ ਓਮ ਕਾ ਝੰਡਾਂ ਉਂਚਾ--

ਸਾਹਮਣੇ ਇੱਕ ਟੇਬਲ ਤੇ ਡੱਬਾ ਪਿਆ ਹੋਇਆ ਹੈ ਜੋ ਕਿ ਸਟੀਲ ਦਾ ਹੈ ਆਸੇ ਪਾਸੇ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ।